ਹਨਾ ਇੱਥੇ ਵੀ ਰਾਜੇ ਬਣ ਕੇ ਰਹਿ ਰਹੇ ਨੇ ਲੋਕ ਅੱਛਾ ਦੂਜੀ ਗੱਲ ਇਹ ਵੀ ਏ ਨਾ ਆਪਣਾ ਸ਼ੋਂਕ ਏ ਜਿਹੜੇ ਬੰਦੇ ਨੇ ਸੋਚ ਲਿਆ ਵੀ ਇਹ ਮੰਜਿਲ ਮੈਂ ਮੇਰੇ ਤੇ ਈ ਲਾਲੋ ਤੁਸੀਂ

ਕਿਉਂਕਿ ਜੇ ਮੈਂ ਇੱਧਰੋ ਦੀ ਘੁੰਮ ਕੇ ਆਉਣੀ ਆ ਮੇਰੇ ਅੱਸੀਂ ਰੁਪਏ ਖਰਚਾ ਹੁੰਦਾ ਜਦ ਕੀ ਮੇਰੀ ਤਨਖਾਹ ਬਹੁਤ ਥੋੜੀ ਏ ਨਾ ਮਾਤਰ ਤਨਖਾਹ ਏ

ਪਰ ਮੈਨੂੰ ਇਹ ਉਹਦੇ ਵਿੱਚ ਅਹ ਸੰਤੁਸਟੀ ਹੈਗੀ ਏ ਕੇ ਬੀ ਜੋ ਮੈਨੂੰ ਕੁੱਝ ਮਹਾਰਾਜ ਵਲੋ ਮਿਲ ਰਿਹਾ

ਵਧੀਆ ਗੁਜਾਰਾ ਹੋ ਰਿਹਾ ਚਲੋ ਮੈਂ ਇਹ ਸੋਚਦੀ ਲੋਕੀ ਨਾ pension ਲੈਂਦੇ ਏ ਉਹਨਾ ਨਾਲ ਉਹਨਾ ਦਾ ਵੀ ਉਹ ਵੀ ਨੀ ਗੁਜਾਰਾ ਹੁੰਦਾ

ਮੈਂ ਇਹ ਸੋਚ ਲੈਂਦੀ ਆ ਵੀ ਲੋਕਾ ਨੂੰ ਪੰਦਰਾਂ ਸੋ ਰੁਪਇਆ pension ਲੱਗੀ ਹੋਈ ਏ ਮੈਨੂੰ ਚਾਰ ਹਜਾਰ ਪੰਤਾਲੀ ਸੋ ਰੁਪਇਆ ਮਿਲਦਾ ਬਹੁਤ ਵਧੀਆ

ਦੂਜੀ ਗੱਲ ਮੈਨੂੰ ਇਹ ਬਹੁਤ ਫਾਇਦਾ ਪੰਜ ਚਾਰ kilometer ਤੇ ਜਾਣ ਤੇ ਵੀ ਜਦੋਂ

ਮੈਨੂੰ ਛੁੱਟੀ ਬੜੀ ਆਸਾਨੀ ਨਾਲ ਮਿਲ ਜਾਂਦੀ ਏ

ਗੱਲਾ ਕੁੱਝ ਨੀ ਚਲੋ ਦੇਖੋ ਜਿੰਨਾ ਅਸੀਂ ਗੁੜ ਪਾਉਗੇ ਉਨਾ ਮੀਠਾ ਹੋਊਗਾ ਜਿੰਨੀ ਕ ਅਸੀਂ ਦਿਹਾੜੀਆਂ ਲਵਾਂਗੇ ਦੇਖੋ ਮਾਲਕ ਨੇ ਵੀ ਉਹਦੇ ਹਿਸਾਬ ਨਾਲ payment ਕਰਨੀ ਹੁੰਦੀ ਏ

ਤੇ ਦੂਜਾ ਮੈਨੂੰ ਇਹ ਵੀ ਏ ਜੇ ਮੈਂ ਤੁਰ ਕੇ ਆਵੇ ਥੋੜਾ ਮੈਨੂੰ ਇਹ ਵੀ ਹੁੰਦਾ ਕੀ ਲੋਕੀ ਸੈਰ ਕਰਨ ਲਈ special ਜਾਂਦੇ ਏ

ਤੇ ਮੇਰਾ ਏ ਕੁੱਝ ਨੀ ਕੁੱਝ ਨੀ ਕਰਦੇ ਕਰਾਉਂਦੇ ਚਾਰ ਕ kilometer ਤਾਂ ਪੰਜ ਬਣੇ ਚਾਰ kilometer ਮੰਨ ਕੇ

ਦੂਜਾ ਤੁਹਾਡੀ ਜੇ ਸਿਹਤ ਨੂੰ ਦੇਖੋ ਤਾਂ ਤੁਹਾਡੀ ਸੈਰ ਹੋ ਗਈ

ਤੁਸੀ ਚਲੇ ਗਏ ਤਾਂ ਫੇਰ ਤੁਸੀਂ ਵਾਪਸ ਆ ਕੇ ਸੈਰ ਨੀ ਕਰ ਸਕਦੇ

ਤੁਹਾਡਾ ਵਧੀਆ ਚੱਲ ਰਿਹਾ ਹੈਗਾ ਕੇ ਤੁਸੀਂ ਆਪਣੀ ਸਿਹਤ ਵੀ ਤੁਹਾਡੀ ਠੀਕ ਏ ਚਲੇਗੀ ਤੇ ਨਾਲੇ ਤੁਹਾਡੀ ਸੈਰ ਦੀ ਸੈਰ ਹੋਗੀ time ਵੀ ਬਚ ਗਿਆ

ਮੈਂ ਇਹੀ ਸੋਚਦੀ ਹੁੰਨੀ ਆ ਜਿਵੇਂ ਤੁਰ ਕੇ ਜਾਨੀ ਆ ਜੇ ਹੋਰ ਨੀਂ ਕੁੱਝ ਮੇਰਾ mobile ਖਰਚਾ ਨਿਕਲ ਆਉਂਦਾ

ਹੈ ਕਦੀ ਕਦਾਈ ਮਨ ਕਰਦਾ ਵੀ ਅਸੀਂ ਆਪਣੇ staff ਨਾਲ ਬੈਠੇ ਆ ਕੋਈ party ਚੱਲਦੀ

ਕਦੀ ਕਦੀ ਹੋ ਵੀ ਜਾਣਾ ਚਾਹੀਦਾ ਇਹੋ ਜਹੀਆਂ ਜੋ ਕੀ ਅਸੀਂ ਪੰਦਰਾਂ ਮੈਂ ਦੋ ਹਜਾਰ ਪੰਜ ਤੋਂ ਇਸ ਸੰਸਥਾ ਨਾਲ ਜੁੜੀ ਹੋਈ ਹਾਂ

ਜਿਹਦੇ ਵਿੱਚ ਮੈਂ ਤਿੰਨ ਕ ਸਾਲ free ਸੇਵਾ ਕੀਤੀ ਏ

ਤੋਂ ਬਾਅਦ ਮੈਨੂੰ ਮਾਮੂਲੀ ਜੀ salary ਦੇਣ ਲੱਗ ਗਏ ਮੈਨੂੰ ਬੜੀ ਖੁਸ਼ੀ ਹੋਈ ਉਹਦੇ ਵਿੱਚ

ਬੀ ਚਲੋ ਹੋਰ ਨੀ ਜੇ ਕੁੱਝ ਮੇਰਾ ਤੇਲ ਪਾਣੀ ਦਾ ਖਰਚਾ ਮੈਨੂੰ ਮੈਨੂੰ ਲੱਗ ਗਿਆ ਵੀ ਕਰਾਇਆ ਭਾੜਾ

ਉਹਤੇ ਬਾਅਦ ਥੋੜੇ ਜੇ ਮੈਂ ਫੇਰ ਇੱਕ request ਕੀਤੀ ਬੀ ਦੇਖੋ ਜੀ ਮੈਨੂੰ ਆਉਣਾ ਪੈਂਦਾ special ਉਹ ਕਹਿੰਦਾ ਨਹੀਂ special ਆਉਣਾ ਪੈਦਾ ਨੀ ਤੁਹਾਨੂੰ ਆਉਣਾ ਹੀ ਪਏਗਾ ਬੀ ਸਾਨੂੰ ਜਰੂਰਤ ਵੀ ਏ ਸਾਡੇ ਵਰਗੇ ਔਰਤਾ ਦੀ ਤੁਸੀਂ ਹੋਰ ਸਾਡੇ ਨਾਲ ਇਹਨਾ ਔਰਤਾ ਨੂੰ ਜੋੜੋ

ਤੇ ਕਈ ਪਿੰਡਾ ਦੇ ਵਿੱਚ ਜਾਣਾ ਹਨਾ ਕਈ ਵਾਰੀ ਨਾ ਮੈਂ ਮੇਰੀ ਨਵੀ ਨਵੀ job ਲੱਗੀ ਮੇਰੇ ਤੇ ਨਾ ਬੜੀ enquiry ਵੀ ਕੀਤੀ

ਸਾਡੇ ਜਿਹੜੇ boss ਸੀ ਉਹਨਾ ਨੇ ਨਾ ਮੇਰੀ enquiry ਵਾਸਤੇ ਮੈਨੂੰ ਇੱਥੋ field ਚੋ ਭੇਜ ਤਾਂ office ਚੋ

ਜਦੋਂ ਮੈਂ field ਚ ਚਲੀ ਗਈ ਮੈਨੂੰ ਜਿੱਥੇ ਜਿੱਥੇ ਭੇਜੀਆ ਸੀ ਲੇਕਿਨ ਮੈਂ ਉੱਥੇ ਕੰਮ ਕੀਤਾ ਕਿਉਂਕਿ ਮੇਰਾ ਆਪਣਾ field ਦਾ ਕਾਫੀ ਤਜਰਬਾ ਸੀਗਾ

ਮੈਂ ਕੀ ਕੀਤਾ ਜਦੋਂ ਗਈ ਤਾਂ ਮੈਂ ਹਰੇਕ ਸਰਪੰਚ ਕੋਲ ਨਾ ਇੱਕ register ਜਾ ਲਾ ਦੇ ਛੋਟਾ ਜਾ book ਜੀ ਲਾ ਲਈ ਮੈਂ daily ਵਾਲੀ ਉਹਦੇ ਉੱਤੇ ਨਾ ਮੈਂ sign ਕਰਾ ਕੇ time ਪੁਆ ਦੇਣਾ ਤੇ ਉਹਨਾ ਨੇ ਕਿਹਣਾ ਬੀ ਇਹ ਕੀ ਏ ਮੈਂ ਕਹਿਣਾ ਬੀ request ਏ ਮੇਰੀ ਬੀ ਕਈ ਵਾਰੀ ਮੈਨੂੰ check ਕਰ ਸਕਦੇ ਏ ਤੁਸੀਂ ਕੀ ਕਰ ਕੇ ਲਿਆਏ ਓ ਤੇ ਮੈਂ ਕਿਆ ਚਲੋ ਕੋਈ ਗੱਲ ਨੀਂ ਤੁਸੀਂ check ਕਰਨਾ ਤਾਂ ਕਰਲੋ

ਮੈਂ ਉਹ ਕਹਿੰਦੇ ਤੁਸੀ check ਕਰਨਾ ਮੈਂ ਕਹਿਣਾ ਵੀਰ ਜੀ ਇਦੇ ਤੇ sign ਕਰਦੋ ਨਾਲੇ ਆਪਣਾ contact number ਲਿੱਖ ਦੋ ਫੇਰ ਮੈਂ ਸਭ ਨੂੰ ਕਹਿਣਾ

ਬਿਲਕੁਲ ਬਿਲਕੁਲ ਮੈਂ office ਆਈ ਤੇ ਸਾਡੇ boss ਆਏ ਹੋਏ ਸੀਗੇ ਵੱਡੇ ਤੇ ਨਾਲ ਛੋਟੇ ਦੋਨੋ ਆਏ ਹੋਏ ਸੀਗੇ

ਤੇ ਉਹਨਾ ਨੇ ਮੈਨੂੰ ਪੁੱਛਿਆ ਵੀ ਤੁਸੀਂ field ਚ ਕੀ ਕੰਮ ਕਰਦੇ ਓ ਤੁਸੀਂ ਜਾਂਦੇ ਵੀ ਹੈਗੇ ਓ ਜਾਂ ਵੈਸੇ ਫੜਾ ਮਾਰਦੇ ਓ

ਮੈਂ ਕਿਹਾ ਜੀ ਜਾਂਦੇ ਤਾਂ ਹੈਗੇ ਆ ਤੇ ਕਹਿੰਦੇ ਤੁਹਾਡੇ ਕੋਲ ਕੀ proof ਏ ਬੀ ਤੁਸੀਂ ਜਾਨੇ ਓ ਸਾਨੂੰ ਕਿਵੇ ਉਹ ਹੋਏਗਾ ਜਾਨੇ ਆ

ਵਿਸ਼ਵਾਸ਼ ਮੈਂ ਨਾ ਕੱਡ ਕੇ register ਅੱਗੇ ਰੱਖਤਾ

ਪਰ ਹੈ ਤਾਂ ਮੈਂ ਥੋੜਾ ਜਾ ਤਾਂ ਪੜ੍ਹੀ ਹੋਈ ਲੇਕਿਨ ਉਹਨਾ ਨੇ ਇਸ ਚੀਜ਼ ਨੂੰ ਬਹੁਤ mind ਚ ਲਿਆਂਦਾ

ਤੇ ਫੇਰ ਇੱਕ ਦਿਨ ਇਹਨਾ ਨੇ ਮੇਰੀ ਅਹ enquiry ਕੀਤੀ ਵੀ ਜਾਂਦੇ ਏ ਜਾਂ ਨਹੀਂ ਜਾਂਦੇ ਇੱਥੋ ਮੈਨੂੰ ਭੇਜਤਾ ਪਿੰਡ ਚੋ

ਤੇ ਮੈਂ ਕਿਹਾ ਜੀ ਠੀਕ ਏ ਮੈਂ ਆਪਣਾ ਕੰਮ ਦੋ ਤਿੰਨ ਪਿੰਡਾ ਦਾ ਕੀਤਾ

ਉਹ ਸਾਡੇ ਮੇਰੇ ਤੋਂ ਬਹੁਤ senior ਸੀਗੇ ਅਹ ਅਜੇ ਮਲਹੋਤਰਾ ਜੀ ਅਹ ਇੱਕ ਸੀਗੇ ਉਂਕਾਰ sir ਸਾਡੇ ਨਾ ਇਹ boss ਸੀਗੇ

ਏ ਮੈਂ field ਚ ਚਲੀ ਗਈ ਉਹਨਾ ਨੇ ਜਦੋਂ ਗਈ ਤਾਂ ਉਹ ਨਾ ਮੇਰੇ ਪਿੱਛੇ ਗਏ ਕਿੱਧਰ ਸੀ check ਕਰਨਾ ਪਿੰਡ ਚ

ਮੈਂ ਜੀ ਫਟਾਫਟ ਕੰਮ ਨਬੇੜ ਕੇ ਤਿੰਨ ਚਾਰ ਪਿੰਡ ਦਿੱਤੇ ਹੋਏ ਸੀ ਉਹਨਾ ਦਾ ਕੰਮ ਕਰਕੇ ਮੈਂ ਘਰ ਚਲੀ ਗਈ

ਉਸ ਤੋਂ ਬਾਅਦ ਮੈਨੂੰ phone ਆ ਗਿਆ actually ਤੁਸੀਂ ਕਿੱਥੋ ਓ

ਤੇ ਮੈਂ ਕਿਹਾ ਭਾਜੀ ਮੈਂ ਫਲਾਣੇ ਪਿੰਡ ਆ ਮੈਂ ਹੈ ਆਪਣੇ ਘਰ ਸੀਗੀ ਲੇਕਿਨ ਉਹ ਕਹਿੰਦੇ ਅਸੀਂ ਆ ਰਹੇ ਆ ਇੱਥੇ ਰੁਕੋ ਮੈਂ ਜੀ ਦੱਸ ਮਿੰਟ ਚ ਕੋਸ਼ਿਸ਼ ਕੀਤੀ ਮੈਂ ਫਟਾਫਟ ਪਹੁੰਚ ਜਾਵਾ ਜਦੋਂ ਉੱਥੇ ਪਹੁੰਚ ਗਿਆ ਸੀਗਾ ਤੇ ਰਸਤਾ ਹੋਰ ਪੈ ਗਈ ਮੈਂ ਭੁੱਲ ਗੀ ਰਸਤਾ ਜਲਦੀ ਜਲਦੀ ਮੈਨੂੰ ਫੜ ਨਾ ਲੈਣ

ਲੇਕਿਨ ਮੈਂ ਪਹੁੰਚ ਤਾਂ ਗਈ ਉੱਥੇ ਪਰ ਜਦੋਂ ਮੈਂ ਪਹੁੰਚੀ ਫੇਰ ਮੈਨੂੰ ਥੋੜਾ ਜਾ ਖੁਸ਼ੀ ਜੀ ਹੋਈ ਮੈਨੂੰ ਹਜੇ ਪੰਜ ਚਾਰ ਮਿੰਟ ਹੀ ਹੋਏ ਸੀ ਪਹੁੰਚੀ ਨੂੰ ਇੰਨੇ ਨੂੰ ਇਹ ਵੀ ਪਹੁੰਚ ਗਏ

ਤਾਂ ਮੈਨੂੰ ਬਹੁਤ ਖੁਸ਼ੀ ਹੋਈ ਬੀ ਇਹਨਾ ਤੋਂ ਪਹਿਲਾਂ ਪਹੁੰਚਗੀ

ਇਹਨਾ ਨੇ ਮੈਨੂੰ check ਕੀਤਾ ਤੇ ਬੜੀ ਇਹਨਾ ਨੇ ਬੜੀ ਉਹ ਕੀਤੀ ਬੀ ਹਾਂ ਇਹ ਬੜੀ ਮਿਹਨਤ ਨਾਲ ਕੰਮ ਕਰਦੇ ਏ ਉਸ ਤੋਂ ਬਾਅਦ ਫੇਰ ਮੈਨੂੰ ਥੋੜੀ ਜੀ salary ਵੱਧਾ ਤੀ ਸੀਗੀ

ਵਧੀਆ ਲੱਗਿਆ ਸਰਪੰਚ ਪੰਚ ਵੀ ਮੰਨਦੇ ਸੀਗੇ

business ਏ ਚਾਹੇ ਤੁਸੀਂ ਕੁੱਝ ਵੀ ਤੁਸੀਂ ਕਹਿ ਰਹੇ ਓ ਤਾਂ ਆਪਣੇ ਕੰਮ ਨੂੰ

ਚਲੋ ਉਸ ਕੰਮ ਨੂੰ ਮੁੱਖ ਰੱਖਦੇ ਹੋਏ ਮੇਰੀ ਸੇਵਾ ਵੀ ਬਹੁਤ ਕੀਤੀ ਏ ਮੇਰੇ boss ਨੇ ਬਹੁਤ ਜਿਆਦਾ ਸੇਵਾ ਕੀਤੀ ਏ ਜਿਦੇ ਵਿੱਚ ਵੀ operation ਮੇਰੇ ਬੇਟੇ ਦਾ treatment ਕਰਾਇਆ ਥੋੜਾ

ਸਤਿ ਸ੍ਰੀ ਅਕਾਲ ਮੇਰਾ ਅੱਜ ਬੋਲਣ ਦਾ ਵਿਸ਼ਾ ਵਿਗਿਆਨ ਸਿੱਖਿਆ ਭਾਰਤ ਵਿੱਚ ਆਮ ਕਰਕੇ ਇਹ ਸਮਝਿਆ ਜਾਂਦਾ ਹੈ ਕਿ ਵਿਗਿਆਨ ਦੀ ਸਿੱਖਿਆ ਸਿਰਫ਼ ਅੰਗਰੇਜ਼ੀ ਭਾਸ਼ਾ ਵਿੱਚ ਹੀ ਸੰਭਵ ਤੇ ਸੌਖੀ ਹੈ। ਮਾਤ ਭਾਸ਼ਾ ਵਿੱਚ ਨਹੀਂ ਮਾਤ ਭਾਸ਼ਾ ਨੂੰ ਗਲੀਆਂ ਗਵਾਰਾਂ ਦੀ ਭਾਸ਼ਾ ਸਮਝਿਆ ਜਾਂਦਾ ਹੈ ਪ੍ਰੰਤੂ ਅੰਗਰੇਜ਼ੀ ਨੂੰ ਪੜ੍ਹੇ ਲਿਖੇ ਤੇ ਉੱਚੇ ਦਬਕੇ ਦੇ ਲੋਕ ਦੀ ਪਛਾਣ ਦੱਸਿਆ ਜਾਂਦਾ ਹੈ। ਪਰ ਇਹ ਗੱਲ ਗ਼ਲਤ ਹੈ, ਉੱਨਵੀਂ ਸਦੀ ਤੋਂ ਪਹਿਲਾਂ ਜਦੋਂ ਅੰਗਰੇਜ਼ ਅੰਗਰੇਜ਼ੀ ਬਸਤੀਵਾਦੀ ਦਾ ਅਜੇ ਪ੍ਰਸਾਰ ਵੀ ਨਹੀਂ ਹੋਇਆ ਸੀ ਤੇ ਆਵਾਜ਼ਾਈ ਅਤੇ ਸੰਚਾਰ ਦੇ ਸਾਧਨ ਵਿਕਸਤ ਨਹੀਂ ਸਨ ਹੋਏ ਉਸ ਸਮੇਂ ਵੀ ਸਮਾਜਿਕ, ਧਾਰਮਿਕ, ਵਿਦਅਕ ਰਾਜਨੀਤਿਕ ਸਾਹਿਤ ਤੇ ਅਤੇ

ਭਾਸ਼ਾਵਾਂ ਵਿੱਚ ਗਣਿਤ ਅਤੇ ਸਵੈ ਵਿਗਿਆਨ ਸੰਬੰਧੀ ਉੱਚੇ ਤੇ ਗਹਿਰ ਗੰਭੀਰ ਵਿਚਾਰ ਪੇਸ ਕੀਤੇ ਪ੍ਰਾਪਤੀਆਂ ਕੀਤੀਆਂ ਅਤੇ ਸਮਾਜ, ਧਰਮ,

ਵਰਤਾਰੇ ਤੇ ਚੱਲ ਰਹੀਆਂ ਪ੍ਰਕਿ ਅਹ ਪ੍ਰਕਿਰਿਆਵਾਂ ਨੂੰ ਸਮਝਣ ਦੀ ਜਗਿਆਸਾ ਉਸਦੇ ਜਕਰਿਆਂ ਤੇ ਊਰਜਾਵਾਂ ਨੂੰ ਮਨੁੱਖੀ ਹਿੱਤਾਂ ਲਈ ਵਰਤਣਾ ਅਤੇ ਉਸਦੀਆਂ ਕੋਰੋਪੀਆਂ ਤੋਂ ਬਚਾਓ ਕਰਨ ਲਈ ਉਪਰਲੇ ਵਜੋਂ ਉਹਨਾਂ ਨੂੰ ਉੱਪਰ ਕਾਬੂ ਪਾਉਣ ਮਨੁੱਖੀ ਜੀਵਨ ਨੂੰ ਸੁੱਖੀ ਬਣਾਉਣ ਅਤੇ ਕੁਦਰਤ ਉੱਤੇ ਉਸਦੀ ਹਕੂਮਤ ਕਾਇਮ ਕਰਨ ਦੀ ਇੱਛਾ ਵਜੋ ਹੋਈ ਤੇ ਅੱਗੇ ਵਧੀ ਹੈ, ਅੱਜ ਵਿਗਿਆਨ ਦੇ ਭਿੰਨ ਭਿੰਨ ਅਨੁਸਾਸਨ, ਰਸਾਇਣ ਵਿਗਿਆਨ, ਭੋਤਿਕ ਵਿਗਿਆਨ, ਸਰੀਰਕ ਵਿਗਿਆਨ, ਬਸਪਤੀ ਵਿਗਿਆਨ ਚਕਿਤਸਾ ਵਿਗਿਆਨ ਦੇ ਨਾਲ ਹੀ ਮਾਨਵ ਵਿਗਿਆਨ, ਮਨੋਵਿਗਿਆਨ, ਅਰਥ ਵਿਗਿਆਨ ਭਗੋਲ ਵਿਗਿਆਨ ਤੇ ਗਣਿਤ ਵਿਗਿਆਨ ਦੇ ਇਸੇ ਦਿਸ਼ਾ ਵਿੱਚ ਹੀ ਕੰਮ ਕਰਦੇ ਹਨ, ਫਲਸਰੂਪ ਮਨੱਖੀ ਮਨੁੱਖੀ ਵਿਕਾਸ ਤੇ ਗਿਆਨ ਦਿਨੋ ਦਿਨ ਆਪਣੇ ਸਿੱਖਰ ਵੱਲ ਵੱਧ ਰਹੇ ਹਨ ਇਹਨਾਂ ਵਿਗਿਆਨਾਂ ਦੀ ਉਪਜ ਬਸਤੀਵਾਦੀ ਕਾਲ ਵਿੱਚ ਪ੍ਰਫੁਲਤਾ ਹੋਈ ਤੇ ਬਸਤੀਵਾਦੀ ਪਦਾਰਥਕ ਰੁੱਚੀਆਂ ਨੂੰ ਮੂਹਰੇ ਰੱਖਣ ਵਾਲੇ ਪੱਛਮੀ ਦੇਸਾਂ ਵਿੱਚ ਇਸ ਪਾਸੇ ਵਧੇਰੇ ਦਿਲਚਸ ਦਿਲਚਸਪੀ ਲਈ ਗਈ, ਜਿਹਨਾਂ ਨੇ

ਆਪਣੀਆਂ ਮਾਤ ਭਾਸ਼ਾਵਾਂ ਵਿੱਚ ਹੀ ਹੋਇਆ, ਪਰੰਤੂ ਇਹ ਸਾਰਾ ਗਿਆਨ ਅੰਗਰੇਜ਼ੀ ਰਾਹੀਂ ਹੀ ਦੁਨੀਆਂ ਵਿੱਚ ਫੈਲਣਾ ਆਰੰਭ ਹੋਇਆ। ਕਿਉਂਕਿ ਦੁਨੀਆਂ ਦੇ ਬਹੁਤ ਸਾਰੇ ਦੇਸਾਂ ਵਿੱਚ ਅੰਗਰੇਜ਼ੀ ਬੋਲਣ ਵਾਲੇ ਅੰਗਰੇਜ਼ ਹੀ ਰਾਜ ਕਰਦੇ ਸਨ ਅੰਗਰੇਜ਼ਾਂ ਨੇ ਹੀ ਆਪਣੀਆਂ ਲੋੜਾਂ ਦੀ ਪੂਰਤੀ ਲਈ ਆਪਣੇ ਗੁਲਾਮ ਦੇਸਾਂ ਦੇ ਲੋਕਾਂ ਨੂੰ ਅੰਗਰੇਜ਼ੀ ਪੜ੍ਹਾਉਣੀ ਸ਼ੁਰੂ ਕੀਤੀ ਤੇ ਹੌਲੀ ਹੌਲੀ ਇੱਥੇ ਹੌਲੀ ਹੌਲੀ ਇੱਥੇ

ਅੱਜ ਭਾਵੇਂ ਦੁਨੀਆਂ ਭਰ ਵਿੱਚੋਂ ਅੰਗਰੇਜ਼ਾਂ ਦਾ ਰਾਜ ਖ਼ਤਮ ਹੋ ਗਿਆ ਹੈ, ਪਰ ਉੱਥੋਂ ਦੇ ਲੋਕਾਂ ਦੇ ਦਿਮਾਗਾਂ ਵਿੱਚੋਂ ਅੰਗਰੇਜ਼ੀ ਸਿੱਖਣ ਤੇ ਬੋਲਣ ਦਾ ਭੂਤ ਨਹੀਂ ਨਿਕਲਿਆ,

ਅੰਗਰੇਜ਼ੀ ਪੜ੍ਹੇ ਲਿਖੇ ਪੈਦਾ ਕਰਨ ਦੇ ਦਾਵੇ ਅਧੀਨ ਬੱਚਿਆਂ ਨੂੰ ਆਪਣੀ ਮਾਤ ਭਾਸ਼ਾ ਨੂੰ ਬੋਲਣ ਤੋਂ ਵਰਜਦਾ ਹੈ ਪੰਜਾਬ ਵਿੱਚ ਤਾਂ ਇਹ ਰੁੱਚੀ ਬੁਰੀ ਤਰ੍ਹਾਂ ਗਲਬਾ ਪਾ ਚੁੱਕੀ ਹੈ ਅਜਿਹੇ ਹਾਲਾਤਾਂ ਵਿੱਚ ਪੰਜਾਬ ਵਿੱਚ ਵਿਗਆਨ ਦੀ ਪੜ੍ਹਾਈ ਮਾਤ ਭਾਸ਼ਾ ਵਿੱਚ ਕਰਵਾਉਣ ਦੀ ਗੱਲ ਨੂੰ ਬਿਲਕੁਲ ਨਕਾਰ ਦਿੱਤਾ ਜਾਂਦਾ ਹੈ। ਸਰਕਾਰੀ ਸਕੂਲਾਂ ਵਿੱਚ ਬੇਸ਼ਕ ਵਿਗਿਆਨ ਦੀ ਪੜ੍ਹਾਈ ਪੰਜਾਬੀ ਵਿੱਚ ਕਰਵਾਈ ਜਾਂਦੀ ਹੈ, ਪ੍ਰੰਤੂ ਇਸ ਵਿਸ਼ੇ ਦੇ ਸੰਬੰਧ ਵਿੱਚ ਬਹੁਤ ਸਾਰਥਕ ਕੰਮ ਨਹੀਂ ਹੋ ਸਕਿਆ, ਨਾਲ ਹੀ

ਸਰਕਾਰੀ school ਵਿੱਚ ਆਪਣੇ ਬੱਚੇ ਨਹੀਂ ਪੜ੍ਹਾਉਂਦਾ ਤਾਂ ਆਮ ਲੋਕ ਇਹ ਸਮਝਦੇ ਹਨ ਕਿ ਮਾਤ ਭਾਸ਼ਾ ਪੰਜਾਬੀ ਵਿੱਚ ਵਿਗਿਆਨ ਦੀ ਪੜ੍ਹਾਈ ਅਸੰਭਵ ਹੈ। ਕਿਉਂਕਿ ਇਸ ਵਿੱਚ ਉਹ ਤਕਨੀਕੀ ਸ਼ਬਦਾਵਲੀ ਮੌਜੂਦ ਨਹੀਂ, ਜਿਸਦੀ ਕਿ ਵਿਗਿਆਨ ਦੀ ਪੜ੍ਹਾਈ ਲਈ ਜ਼ਰੂਰਤ ਹੈ, ਨਾਲ ਹੀ ਉਹ ਇਹ ਕਹਿੰਦੇ ਹਨ ਕਿ ਅਜੋਕੇ ਵਿਸ਼ਵੀਕਰਨ ਦੇ ਯੁੱਗ ਵਿੱਚ ਪੰਜਾਬੀ ਪੜ੍ਹੇ ਵਿਗਿਆਨ ਦਾ ਕੋਈ ਫ਼ਾਇਦਾ ਨਹੀਂ ਤੇ ਜਿਸ ਕਰਕੇ ਇਸ ਲਈ ਮਾਧਿਅਮ ਦੇ ਤੌਰ ਤੇ ਕੌਮਾਂਤਰੀ ਭਾਸ਼ਾ ਅੰਗਰੇਜ਼ੀ ਹੀ ਠੀਕ ਅਤੇ ਯੋਗ ਹੈ ਇਸ ਕਰਕੇ ਕੁੱਝ ਲੋਕ ਤੇ ਕਈ ਵਾਰ ਰਾਜ ਦੇ ਵਿਦਿਆ ਮੰਤਰੀ ਵੀ ਇਸ ਗੱਲ ਉੱਤੇ ਜ਼ੋਰ ਦਿੰਦੇ ਹਨ ਕਿ ਅੰਗਰੇਜ਼ੀ ਨੂੰ ਪਹਿਲੀ ਜਮਾਤ ਤੋਂ ਹੀ ਸਿਖਾਉਣੀ ਸ਼ੁਰੂ ਕਰ ਦੇਣੀ ਚਾਹੀਦੀ ਹੈ ਤਾਂ ਜੋ ਅਗਲੀਆਂ ਜਮਾਤਾਂ ਵਿੱਚ ਉਹਨਾਂ ਨੂੰ ਵਿਗਿਆਨਕ ਵਿਸ਼ਿਆਂ ਨੂੰ ਅੰਗਰੇਜ਼ੀ ਵਿੱਚ ਪੜ੍ਹਨ ਵਿੱਚ ਮੁਸ਼ਕਲ ਨਾ ਆਵੇ ਪ੍ਰੰਤੂ ਦੁਨੀਆਂ ਭਰ ਵਿੱਚ ਹੋਈਆਂ ਖੋਜਾਂ ਤੇ ਤਜ਼ਰਬਿਆਂ ਨੇ ਇਹ ਸਿੱਧ ਕੀਤਾ ਹੈ ਕਿ UNO ਨੇ ਦ੍ਰਿੜ ਕੀਤਾ ਹੈ ਕਿ ਬੱਚਿਆਂ ਨੂੰ ਮੁੱਢਲੀ ਸਿੱਖਿਆ ਮਾਤ ਭਾਤਾ ਮਾਤ ਭਾਸ਼ਾ ਵਿੱਚ ਹੀ ਦੇਣੀ ਚਾਹੀਦੀ ਹੈ ਤੇ ਮਾਤ ਭਾਸ਼ਾ ਉਸਦੀ ਹੋਰ ਭਾਸ਼ਾਵਾਂ ਤੇ ਵਿਸ਼ਿਆਂ ਨੂੰ ਛੇਤੀ ਸਿੱਖਣ, ਸਮਝਣ ਵਿੱਚ ਸਹਾਇਤਾ ਕਰਦੀ ਹੈ।